ਇਹ ਇੱਕ ਸਵਿਮਿੰਗ ਪੂਲ ਹੈਗਾ ਜਿੱਥੇ ਬਹੁਤ ਸਾਰੇ ਬੱਚੇ ਨਹਾ ਰਹੇ ਐ।

ਮੋਬਾਇਲ ਨੰਬਰ ਲਿਖਿਆ ਨੋ ਅੱਠ ਇੱਕ ਪੰਜ ਪੰਜ ਸੱਤ ਤਿੰਨ ਇੱਕ ਅੱਠ ਇੱਕ।

ਬਹੁਤ ਸਾਰੇ ਲੋਕ ਆਫਿਸ ਦੇ ਅੰਦਰ ਖੜੇ ਹੈਗੇ ਐ ਬੋਰਡ ਵੀ ਲੱਗਿਆ ਹੋਇਆ ਐ ਇੱਥੇ ਬੂਟੇ ਵਗੈਰਾ ਵੀ ਇੱਥੇ ਲੱਗੇ ਹੋਏ ਐ ਬਹੁਤ ਸਾਰੇ।

ਬਾਹਰ ਬਾਈਕ ਲੱਗੀਆਂ ਹੋਈਆਂ ਨੇ ਇੱਕ ਭਾਈ ਬਾਈਕ ਤੇ ਖੜਾ ਵੀ ਹੈਗਾ ਐਕਟੀਵਾ ਵੀ ਲੱਗੀਆਂ ਹੋਈਐਂ ਇੱਥੇ।

ਲਾਈਟ ਵਗੈਰਾ ਵੀ ਲੱਗਿਆਂ ਹੋਈਆਂ ਘੈਂਟੀ ਲੱਗੀ ਹੋਈਆ ਮੰਦਿਰ ਦੇ ਬਾਹਰ।

ਐ ਇੱਕ ਦੁਕਾਨ ਹੈਗੀ ਐ ਦੁਕਾਨ ਦੇ ਅੰਦਰ ਮੈਟ ਵਗੈਰਾ ਰੱਖੇ ਹੋਏ ਆ ਹਰੇ ਰੰਗ ਦਾ ਮੈਟ ਪਿਐ ਲਾਲ ਰੰਗ ਦਾ ਭੀ ਰੱਖਿਆ ਹੋਇਐ।

ਮੋਬਾਈਲ ਨੰਬਰ ਲਿੱਖਿਆ ਹੈ ਸੱਤ ਜ਼ੀਰੋ ਜ਼ੀਰੋ ਨੌਂ ਚਾਰ ਚਾਰ ਛੇ ਇੱਕ ਤਿੰਨ।

ਦੁਕਾਨ ਹੈਗੀ ਏ ਦੁਕਾਨ ਦੇ ਅੰਦਰ ਕਰੀਮਾਂ ਦੀ ਡੱਬੀਆਂ ਰੱਖੀਆਂ ਹੋਈਏ।

ਚਿੱਟੇ ਰੰਗ ਦਾ ਵੀ ਕੇਕ ਰੱਖਿਆ ਹੋਇਆ ਐ ਇੱਥੇ ਤ ਕੇਕ ਵੀ ਪਏ ਹੋਏ ਆ।

ਮੋਬਾਇਲ ਨੰਬਰ ਲਿਖਿਆ ਸੱਤ ਸੱਤ ਇੱਕ ਨੋ ਛੇ ਚਾਰ ਨੋ।